ਏ_ਸੀ ਵੀ ਦਿਖਾਈ ਦੇ ਰਿਹਾ ਹੈ ਤੇ ਇੱਥੇ ਲਾਈਟਾਂ ਵੀ ਦਿਸ ਰਹੀਆਂ ਹਨ।

ਤੇ ਪੇੜ ਪੌਦੇ ਵੀ ਦਿਸ ਰਹੇ ਹਨ ਤੇ ਆਸਮਾਨ ਵੀ ਦਿਸ ਰਿਹਾ ਹੈ।

ਲੱਗੇਆ ਹੋਯਾ ਦਿੱਸ ਰਿਹਾ ਹੈ ਤੇ ਪੰਖੇ ਵੀ ਲੱਗੇ ਹੋਏ ਹਨ।

ਦਿਖਾਈ ਦੇ ਰਿਹਾ ਹੈ ਤੇ ਸਟੈਪ ਲਾਈਜਰ ਜਲਦੀ ਲੱਗਿਆ ਹੋਇਆ ਹੈ।

ਤੇ ਇੱਥੇ ਆਰਟੀਫਿਸ਼ਲ ਫੁੱਲ ਤੇ ਆਰਟੀਫਿਸ਼ਲ ਪੱਤੇ ਵੀ ਲਗਾਏ ਹੋਏ ਹਨ ਸਾਹਮਨੇ ਪੇੜ ਪੌਧੇ ਵੀ ਦਿਖਾਈ ਦੇ ਰਹੇ ਹਨ।

ਤੇ ਇੱਕ ਵ੍ਹਾਈਟ ਰੰਗ ਦੀ ਕਾਰ ਵੀ ਦਿਖਾਈ ਦੇ ਰਹੀ ਹੈ ਤੇ ਸਾਹਮਣੇ ਕੁੱਛ ਲੋਗ ਵੀ ਦਿਖਾਈ ਦੇ ਰਹੇ ਹਨ।

ਸਾਹਮਣੇ ਬਹੁਤ ਸਾਰੇ ਸੂਟ ਵੀ ਦਿਖਾਈ ਦੇ ਰਹੇ ਹਨ ਤੇ ਸਾਹਮਣੇ ਲਾਈਟ ਵੀ ਦਿਖਾਈ ਦੇ ਰਹੀ ਹੈ।

ਪੈਂਟ ਜੀਨ ਪੈਂਟ ਵਗੈਰਾ ਦਿਖਾਈ ਦੇ ਰਹੇ ਹਨ।

ਸਾਹਮਣੇ ਆਸਮਾਨ ਵੀ ਦਿਖਾਈ ਦੇ ਰਿਹਾ ਹੈ ਤੇ ਬਿਜਲੀ ਦੀ ਤਾਰ ਵੀ ਦਿਖਾਈ ਦੇ ਰਹੀ ਹੈ ਲੱਗੇ ਇੱਕ ਇਂਟਾ ਦੀ ਬਿਲਡਿੰਗ ਹੈ ਜਿੱਸ ਦੇ ਊਪਰ ਹਰੇ ਰੰਗ ਦੀ--

ਸਾਹਮਣੇ ਇੱਕ ਹਾਲ ਦਿਖਾਈ ਦੇ ਰਿਹਾ ਹੈ ਹਾਲ ਵਿੱਚ ਕਾਲੀਨ ਵਿਛੇ ਹੋਏ ਦਿਸ ਰਹੇ ਹਨ।

ਤੇ ਇੱਥੇ ਤੇਲ ਦੀ ਬੋਤਲਾਂ ਤੇ ਖਾਣ ਪੀਣ ਦਾ ਔਰ ਵੀ ਸਮਾਨ ਦਿਖਾਈ ਦੇ ਰਿਹਾ ਹੈ।

ਰੈਸਟੋਰੈਂਟ ਵਿੱਚ ਬਹੁਤ ਲੋਕ ਦਿਖਾਈ ਦੇ ਰਹੇ ਹਨ ਲੋਕ ਕੁਰਸੀਆਂ ਤੇ ਬੈਠੇ ਹੋਏ ਦਿਸ ਰਹੇ ਹਨ।

ਸਾਹਮਣੇ ਇੱਕ ਮਛਲੀ ਬਾਜ਼ਾਰ ਦਿਖ ਰਿਹਾ ਹੈ ਇੱਥੇ ਛੋਟੀਆਂ ਤੇ ਵੱਡੀਆਂ ਮਛਲੀਆਂ ਦਿਖਾਈ ਦੇ ਰਹੀਆਂ ਹਨ।